ਹੋਰ

ਟਾਈਮ ਨੀ ਨਾ ਲਗਦਾ ਤੇ, ਹਾਂਜੀ

ਉਹ ਤੇ ਬੜਾ ਬੁਲਾਉਂਦੀ ਬੀ ਤੁਸੀਂ ਆ ਜਾਓ, ਆਪਾਂ ਫੇਰ, ਇੱਦਾਂ ਟਾਈਮ ਹੀ ਨੀ ਲਗਦਾ ਰਹਿਕੇ ਆਉਂਦੇ ਹੁੰਦੇ ਵਾਹਵਾਹ ਕੇ ਇੱਕ ਦੋ ਦਿੰਨ ਹੀ ਬਸ? ਰਹਿਕੇ ਤੇ ਹਫਤਾ ਹਫਤਾ ਆ ਜਾਂਦੀ ਮਹੀਨੇ ਬਾਅਦ ਜ਼ਿਆਦਾ ਭੁਇਆ ਕੋਲ ਜਾਂਦੀ ਠੀਕ ਹੈ ਨਾਨਕੇ ਨੀ ਜੀ ਲਗਦਾ?

ਨਾਨਕੇ ਵੀ ਜਾਇਆ ਕਰੋ ਨਾਨੀ ਤੁਹਾਡੀ ਅੱਛੀ ਹੈ

ਹੋਰ?

ਵਧੀਆ ਚਾਹੀਦਾ ਹੋਰ ਸੁਣਾਓ ਆਪਣੇ ਮੁਹੱਲੇ ਦੀ?

ਠੀਕ ਜੇ ਹੋਰ?

ਹਾਂਜੀ, ਦਾਦੀ ਤੇ ਠੀਕ

ਹੈਲੋ

ਹਾਂਜੀ, ਵਾਜ ਨੀ ਆਉਣ ਡੇਈ ਦੀਦੀ

ਹੈਲੋ

ਹੈਲੋ ਕੱਟ ਕੇ ਲਾਓ ਫੋਨ ਸਿਆਲਕੋਟ ਦੇ ਰਾਜੇ ਸਲਵਾਨ ਦੀਆ ਦੋ ਰਾਣੀਆਂ ਸਨ ਇਕ ਇੱਛਰਾਂ ਤੇ ਦੂਜੀ ਲੂਣਾ ਰਾਣੀ ਇੱਛਰਾਂ ਦੀ ਕੁੱਖੋਂ ਇਕ ਬਾਲਕ ਨੇ ਜਨਮ ਲਿਆ ਜਿਸਦਾ ਨਾਂ ਪੂਰਨ ਗਿਆ ਸੀ ਕਹਿੰਦੇ ਹਨ ਕੇ ਜੋਤਸ਼ੀਆਂ ਨੇ ਰਾਜੇ ਸਲਵਾਨ ਨੂੰ ਕਿਹਾ ਵਹਿਮ ਪਾ ਦਿੱਤਾ ਕੇ ਵ ਵਵਰਿਆਂ ਤਕ ਪੁੱਤਰ ਦਾ ਮੂੰਹ ਵੇਖਣਾ ਉਸ ਲਈ ਅਸ਼ੁਭ ਹੋਵੇਗਾ ਇਹ ਵੀ ਕਿਹਾ ਜਾਂਦਾ ਹੈ ਕੇ ਜੋਤਸ਼ੀਆਂ ਨੇ ਪੂਰਨ ਨੂੰ ਰਾਜੇ ਤੋਂ ਦੂਰ ਰੱਖਣ ਦੀ ਸਾਜਿਸ਼ ਲੂਣਾ ਨੇ ਘੜੀ ਸੀ ਫਲਸਰੂਪ ਰਾਜਾ ਸਲਵਾਨ ਨੇ ਪੂਰਨ ਨੂੰ ਬਾਰਹ ਵਰਿਆ ਤਕ

ਉਹ ਆਪਣੀਆਂ ਮਾਵਾਂ ਨੂੰ ਮਿਲ ਕੇ ਆਵੇ ਪਹਿਲਾ ਉਹ ਲੂਣਾ ਦੇ ਮਹਿਲ ਵਿਚ ਜਾਵੇ ਅਤੇ ਫਿਰ ਰਾਣੀ ਇੱਛਰਾਂ ਨੂੰ ਮਿਲੇ ਆਪਣੇ ਪਿਤਾ ਦੇ ਹੁਕਮ ਅਨੁਸਾਰ ਪੂਰਨ ਲੂਣਾ ਨੂੰ ਪ੍ਰਣਾਮ ਕਰਨ ਗਿਆ ਪਰ ਜਵਾਨ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਲੂਣਾ ਦੰਗ ਰਹਿ ਗਈ ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿਚ ਦੇਖਣ ਲੱਗੀ ਪਰ ਪੂਰਨ ਦੀਆ ਨਜ਼ਰਾਂ ਵਿਚ ਉਹ ਇਕ ਮਾਂ ਸੀ

ਉਸਨੇ ਉਸਤੋਂ ਬਦਲਾ ਲੈਣ ਲਈ ਥਾਨ ਲਈ, ਉਸਨੇ ਆਪਣੇ ਕੱਪੜੇ ਪਾੜ ਕੇ ਵਾਲ ਖਿਲਾਰਕੇ ਅਤੇ ਰਾਜੇ ਦੇ ਮਹਿਲ ਵਿਚ ਆਉਣ ਤਕ ਮੰਦਾ ਹਾਲ ਕਰਕੇ ਪਹ ਗਈ

ਤੋਹਮਤਾਂ ਨੂੰ ਸੱਚ ਮੰਨਕੇ ਤਤਕਾਲ ਪੂਰਨ ਨੂੰ ਸੱਦਿਆ ਅਤੇ ਬਿਨਾ ਉਸਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦੇ ਦਿੱਤਾ ਕਿ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿਚ ਸੁੱਟ ਦੇਣ ਜਲਾਦ ਪੂਰਨ ਨੂੰ ਫੜ ਕੇ ਲੈ ਗਏ ਓਹਨਾ ਨੂੰ ਪਤਾ ਸੀ ਕੇ ਪੂਰਨ ਨਿਰਦੋਸ਼ ਹੈ ਓਹਨਾ ਉਸਨੂੰ ਜਾਨੋ ਮਾਰਨ ਦੀ ਥਾਂ ਉਸਦੇ ਹੱਥ ਪੈਰ ਕੱਟਕੇ ਉਸਨੂੰ ਇਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ

ਗੁਰੂ ਗੋਰਖਨਾਥ ਨੇ ਹੋਰ ਚੇਲਿਆਂ ਵਾਂਗ ਪੂਰਨ ਦੀ ਸਮੇਂ -ਸਮੇਂ ਨਗਰਾਂ ਵਿਚ ਭੀਖਿਆ ਲੈਣ ਜਾਂਦਾ ਪਰ ਵਾਰੀ ਪੂਰਨ ਰਾਣੀ ਸੁੰਦਰਾਂ ਦੇ ਮਹਿਲੇ ਭੀਖਿਆ ਮੰਗਣ ਗਿਆ ਰਾਣੀ ਪੂਰਨ ਨੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉੱਤੇ ਡੁੱਲ ਗਈ ਉਸਨੇ ਮੋਤੀਆਂ ਦਾ ਭਰਿਆ ਥਾਲ ਉਸਦੀ ਚੋਲੀ ਪਾ ਦਿੱਤਾ ਪੂਰਨ ਨੇ ਮੋਤੀ ਗੁਰੂ ਗੋਰਖਨਾਥ ਅੱਗੇ ਢੇਰੀ ਕੀਤੇ

ਉਸਤੋਂ ਮੋਤੀਆਂ ਦੀ ਥਾਂ ਭੋਜਨ ਦੀ ਮੰਗ ਕੀਤੀ ਸੁੰਦਰਾਂ ਖੂਬ ਪਕਵਾਨ ਬਣਾਕੇ ਆਪ ਗੋਰਖਨਾਥ ਦੇ ਡੇਰੇ ਆ ਭੁੱਜੀ ਤੇ ਬੜੇ ਪਿਆਰ ਨਾਲ ਸਾਰੇ ਜੋਗੀਆ ਨੂੰ ਭੋਜਨ ਸ਼ਕਵਾਯਾ ਗੋਰਖਨਾਥ ਸੁੰਦਰਤਾ ਦੀ ਸ਼ਰਧਾ ਵੇਖ ਕੇ ਉੱਠ ਪਿਆ ਅਤੇ ਉਸਨੇ ਸੁੰਦਰਾਂ ਦੀ ਮੰਗ ਅਨੁਸਾਰ ਉਸਨੂੰ ਪੂਰਨ ਪਕਸ਼ ਦਿੱਤਾ ਸੁੰਦਰਾਂ ਖੁਸ਼ੀ -ਖੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲਾ ਵਿਚ ਆ ਗਈ ਪਰ ਪੂਰਨ ਨੂੰ ਸੁੰਦਰੀ ਦੇ ਮਹਿਲੀਂ ਕੋਈ ਖੁਸ਼ੀ ਨਹੀਂ ਸੀ ਮਿਲ ਰਹੀ ਸੁੰਦਰਾਂ ਨੇ ਪੂਰਨ ਨੂੰ ਕਿਹਾ ਕੇ ਉਹ ਉਸਦੇ ਖੁਸ਼ ਰਹਿਣ ਤੇ ਹੀ ਖੁਸ਼ ਹੋ ਸਕੇਗੀ ਪੂਰਨ ਨੇ ਸਾਰੀ ਅੰਡਬਰਾ ਤੋਂ ਰਹਿਣ ਦੀ l ਆਪਣੀ ਇੱਛਾ ਸੁੰਦਰਾਂ ਨੂੰ ਦੱਸੀ ਸੁੰਦਰਾਂ ਨੇ ਕੋਈ ਨਾ ਕੀਤੀ ਤੇ ਪੂਰਨ ਮੁੜ ਗੁਰੂ ਗੋਰਖਨਾਥ ਕੋਲ ਆ ਗਿਆ ਲੰਮਾ ਸਮਾਂ ਬੀਤਣ ਮਗਰੋਂ ਇਕ ਵਾਰੀ ਪੂਰਨ ਜੋਗੀ ਜੋ ਕੇ ਇਕ ਭਗਤ ਦੇ ਤੋਰ ਤੇ ਪ੍ਰਸਿੱਧ ਹੋ ਚੁਕਿਆ ਸੀ, ਸਿਆਲਕੋਟ ਵਿਚ ਗਿਆ ਪੂਰਨ ਦੇ ਆਉਣ ਨਾਲ ਰਾਜੇ ਦਾ ਸੁੱਕਾ ਬਾਗ ਹਰਾ ਹੋ ਗਿਆ ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਜੋਗ ਵਿਚ ਰੋ ਰੋ ਕੇ ਅੰਨ੍ਹੀ ਹੋ ਚੁੱਕੀ ਸੀ ਉਹ ਪੂਰਨ ਭਗਤ ਦੇ ਦਰਸ਼ਨਾਂ ਲਈ ਆਈ ਕਿਹਾ ਜਾਂਦਾ ਹੈ ਕੇ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸਨੂੰ ਪਹਿਚਾਣ ਲਿਆ ਅਤੇ ਉਸਦੀਆਂ ਅੱਖਾਂ ਠੀਕ ਹੋ ਗਈਆ, ਓਧਰ ਔਲਾਦ ਨਾ ਹੋਣ ਕਰਕੇ ਨਿਰਾਸ ਹੋਈ ਲੂਣਾ ਵੀ ਰਾਜੇ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁਚੀ ਪੂਰਨ ਭਗਤ ਨੇ ਕਿਹਾ ਕੇ ਰਾਜੇ ਸਲਵਾਨ ਦੇ ਇਕ ਪੁੱਤਰ ਮਹਿਲਾ ਵਿਚ ਹੈ ਸੀ ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ ਹੁਣ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਪੂਰਨ ਨੇ ਲੂਣਾ ਨੂੰ ਚੋਲਾ ਦਾ ਇਕ ਦਾਣਾ ਖਾਣ ਲਈ ਦਿਤਾ ਤੇ ਅਸ਼ੀਰਵਾਦ ਦਿਤਾ ਕੇ ਓਹਨਾ ਦੇ ਘਰ ਇਕ ਮਹਾਬਲੀ ਪੁੱਤਰ ਪੈਦਾ ਹੋਵੇਗਾ ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਪਿੱਛੇ ਰਾਜੇ ਰਸੂਲਾਂ ਦੇ ਨਾ ਨਾਲ ਪ੍ਰਸਿੱਧ ਹੋਇਆ ਇਸ ਸਮੇਂ ਪੂਰਨ ਭਗਤ ਦੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦੱਸ ਦਿੱਤਾ l ਰਾਜਾ ਸਲਵਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲ ਲਈ ਕਿਹਾ ਪਰ ਉਸਨੇ ਨਿਮਰਤਾ ਨਾਲ ਕਿਹਾ ਕੇ ਉਹ ਹੈ ਤਾ ਮਾਇਆ ਦੇ ਬੰਧਨਾਂ ਨਾਲ ਉਸਦਾ ਕੋਈ ਮੋਹ ਨਹੀਂ ਕੁਛ ਦਿਨ ਉਥ੍ਹੇ ਕਹਿ ਕੇ ਪੂਰਨ ਅੱਗੇ ਚੱਲ ਪਿਆ ਪੂਰਨ ਭਗਤ ਦੇ ਆਸ਼ੀਰਵਾਦ ਨਾਲ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕ ਬੀਰ ਰਸਾਲੂ ਦਾ ਜਨਮ ਹੋਇਆ ਜੋਤਸ਼ੀਆਂ ਨੇ ਰਾਜੇ ਨੂੰ ਬਾਰਹ ਵਰ੍ਹੇ ਤਕ ਰਸੂਲਾਂ ਦਾ ਮੂੰਹ ਦੇਖਣ ਤੋਂ ਰੋਕਿਆ ਜਿਸ ਕਰਕੇ ਰਸੂਲੇ ਨੂੰ ਪੂਰਨ ਵਾਂਗ ਬੋਰੇ ਵਿਚ ਰੱਖਣ ਦਾ ਪ੍ਰਬੰਧ ਕੀਤਾ ਗਿਆ ਵਿਚ ਇਕ ਵਛੇਰਾ ਜਮਿਆ ਜਿਸਦਾ ਨਾ ਓਲਾਦੀ ਰੱਖਿਆ ਗਿਆ ਸੀ l ਸ਼ਾਹੀ ਬਾਗ ਵਿਚ ਉਸੇ ਦਿਨ ਇਕ ਤੋਤਾ ਵੀ ਜਮਿਆ ਸੀ l ਇਹ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਤੇ ਇਹ ਦੋਵੇ ਰਸਾਲੂ ਦੇ ਜੀਵਨ ਸੰਗਰਸ਼ ਵਿਚ ਸਦਾ ਉਸਦੇ ਨਾਲ ਰਹੇ ਰਸਾਲੂ ਸ਼ੁਰੂ ਤੋਂ ਬਾਅਦ ਸੁਬਾਹ ਵਾਲਾ ਸੀ l ਇਸ ਕਰਕੇ ਇਹ ਗਿਆਰਵੇਂ ਵਰੇ ਦੇ ਵਿਚ ਹੈ ਪੋਰੇ ਤੋਂ ਬਾਹਰ ਆ ਗਿਆ ਉਸਨੂੰ ਬੋਰੇ ਤੋਂ ਬਾਹਰ ਦਾ ਖੁਲ੍ਹਾ ਜਹਾਨ ਬਹੁਤ ਚੰਗਾ ਲੱਗਾ ਰਸਾਲੂ ਸੁੰਦਰ ਤੇ ਜਵਾਨ ਸੀ ਉਸਦੀ ਇਕ ਤੱਕਣੀ ਹੀ ਅਗਲੇ ਨੂੰ ਕੀਲ ਲੈਂਦੀ ਸੀ ਪਹਿਲੇ ਦਿਨ ਹੀ ਜਦੋ ਉਹ ਇਕ ਨਦੀ ਤੇ ਇਸ਼ਨਾਨ ਕਰਨ ਗਿਆ ਤਾ ਚੰਦਰ ਦੇਈ ਨਾ ਦੀ ਇਕ ਰਾਜਕੁਮਾਰੀ ਸ ਵਾਲ ਖਿੱਚੀ ਗਈ ਰਸਾਲੂ ਦੇ ਸੰਜਮੀ ਵੀ ਸੀ ਇਸ ਕਰਕੇ ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸਨੂੰ ਬੰਨ ਨਹੀਂ ਸੀ ਸਕਦੀ ਕੁਝ ਦਿਨਾਂ ਪਿੱਛੋਂ ਹੀ ਰਸਾਲੂ ਦੀ ਸ਼ਿਕਾਇਤ ਰਾਜੇ ਸਲਵਾਨ ਕੋਲ ਪਹੁਚੀ ਕੇ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋਰ ਦਿੰਦਾ ਹੈ l ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਦਾ ਬਾਰਹ ਸਾਲ ਤੋਂ ਪਹਿਲਾ ਰਸਾਲੂ ਦਾ ਮੂੰਹ ਨਹੀਂ ਵੇਖਣਾ ਇਸ ਕਰਕੇ ਉਸਨੇ ਹੁਕਮ ਦਿੱਤਾ ਕੇ ਕੁੜੀਆਂ ਨੂੰ ਪਾਣੀ ਭਰਨ ਲਈ ਮਿੱਟੀ ਦੇ ਘੜਿਆ ਦੀ ਥਾਂ ਪਿਤਲ ਦੀਆ ਗਾਗਰਾਂ ਦਿਤੀਆਂ ਜਾਨ ਤਦ ਰਸਾਲੂ ਨੇ ਤੇ ਤੀਰਾਂ ਨਾਲ ਗਾਗਰਾਂ ਦੇ ਨਿਸ਼ਾਨੇ ਵਿਨਣੇ ਸ਼ੁਰੂ ਕਰ ਦਿੱਤੇ ਰਾਜੇ ਨੇ ਰਸਾਲੂ ਨੂੰ ਦਰਬਾਰ ਵਿਚ ਬੁਲਾਇਆ ਅਤੇ ਦੇਸ਼ ਨਿਕਾਲਾ ਦੇ ਦਿੱਤਾ ਇਹ ਉਹ ਉਹਨਾਂ ਦਿਨਾਂ ਸੀ ਜਦੋ ਬਾਰਹ ਵਰਿਆਂ ਵਿੱਚੋ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲਣਾ ਸੀ ਰਸਾਲੂ ਨੇ ਉਸੇ ਰਾਤ ਸ਼ਹਿਰ ਛੱਡ ਦਿੱਤਾ ਉਸੇ ਦੇ ਨਾਲ ਪੋਲਾਦੀ ਨਾ ਦਾ ਘੋੜਾ ਤੇ ਤੋਤਾ ਸਨ ਪਹਿਲੀ ਰਾਤ ਉਸਦੇ ਨਾਲ ਦੋ ਹੋਰ ਸਾਥੀ ਵੀ ਸਨ ਪਰ ਇਕ ਰਾਤ ਦੀਆ ਔਕੜਾਂ ਪਿੱਛੋਂ ਹੀ ਉਸਨੇ ਵੇਖ ਲਿਆ ਕੇ ਸ਼ੇਰ ਨਾਲ ਗਿਦੜਾਂ ਦ ਸਾਥ ਨਹੀਂ ਨਿਭਣਾ ਇਸਲਈ ਉਸਨੇ ਦੋਵਾਂ ਸਾਥੀਆਂ ਨੂੰ ਵਾਪਿਸ ਭੇਜ ਦਿੱਤਾ ਲੰਮੇ ਸਮੇਂ

ਰਸਾਲੂ ਨੇ ਉਸਦੀਆਂ ਤਰ੍ਹਾਂ ਦਾ ਜ਼ਹਿਰ ਚੂਸ ਲੈਂਦਾ ਸੀ ਰਸਾਲੂ ਨੇ ਜਿਥੇ ਕਿਤੇ ਵੀ ਜ਼ੁਲਮ ਦਾ ਪਤਾ ਲੱਗਦਾ ਉਹ ਓਥੇ ਪਹੁਚ ਜਾਂਦਾ ਤੇ ਜਾਲਮ ਨੂੰ ਮਾਰ ਮੁਕਾਓਦਾਂ ਇਹ ਵਾਰੀ ਉਹ ਸੁਹਾ ਦੇ ਹਰੇ ਭਰੇ ਇਲਾਕੇ ਵਿਚ ਰਾਜਾ ਹਰੀਚੰਦ ਦੇ ਰਾਜੇ ਵਿਚ ਭੁੱਜਾ ਇਸ ਸ਼ਾਮ ਹਰੀਚੰਦ ਦੀ ਥਾਂ ਸਰੂਪਾ ਮਹਿਲੀਂ ਨਾਲ ਬਾਗ ਵਿਚ ਖੇਡ ਰਹੀ ਸੀ ਰਸਾਲੂ ਸ਼ਰਦੁਆ ਨੂੰ ਦੇਖ ਕੇ ਉਸਤੇ ਮੋਹਿਤ ਹੋ ਗਿਆ ਤੇ ਜਦੋ ਰਸਾਲੂ ਰਾਜੇ ਹਰੀਚੰਦ ਦੇ ਸ਼ਹਿਰ ਭੁੱਜਾ ਤਾ ਪਤਾ ਲੱਗਾ ਕਿ ਰਜਾਲੇ ਦੇ ਸਰੂਪ ਦਾ ਵਿਆਹ ਉਹ ਸੂਰਬੀਰ ਨਾਲ ਕਰਨ ਦਾ ਐਲਾਨ ਕੀਤਾ ਹੈ ਜਿਹੜਾ ਕੇ ਖਾਸ ਜੰਤਰ ਵਿਚ ਤੀਰ ਮਾਰ ਕੇ ਸੁਨਹਿਰੀ ਮੱਛਲੀ ਨੂੰ ਫੁੰਡੇਗਾ ਰਸਾਲੂ ਨੇ ਆਪਣੇ ਤੀਰ ਨਾਲ ਸੁਨਹਿਰੀ ਮੱਛਲੀ ਨੂੰ ਫੁੰਡ ਦਿੱਤਾ ਰਾਜੇ ਹਰੀਚੰਦ ਨੇ ਰਸਾਲੂ ਨੂੰ ਬੜੇ ਆਦਰ ਨਾਲ ਬੁਲਾਇਆ ਅਤੇ ਆਪਣੀ ਧੀ ਦਾ ਵਿਆਹ ਕਰਨ ਲਈ ਮਨ ਲਿਆ ਅਜੇ ਰਸਾਲੂ ਨਾਲ ਸਰੂਪਾ ਦੀ ਮੰਗਣੀ ਹੀ ਹੋਈ ਸੀ ਕੇ ਰਸਾਲੂ ਨੂੰ ਪਤਾ ਲਗਾ ਕੇ ਉਹ ਸੁਨਹਿਰੇ ਦੇ ਇਕ ਲੜਕੇ ਨੂੰ ਪਿਆਰ ਕਰਦੀ ਹੈ ਰਸਾਲੂ ਨੇ ਰਾਜੇ ਹਰੀਚੰਦ ਨੂੰ

ਇਸ ਸਮੇਂ ਉਸਨੂੰ ਖ਼ਬਰ ਮਿਲੀ ਕੇ ਰਾਜਾ ਰਸੂਲਾਂ ਇਕ ਹੋਰ ਆਦਮੀ ਸੀ ਕੀ ਹੁਣ ਅਸੀਂ, ਤੁਹਾਨੂੰ ਕਦੀ ਮਹਿਲਾਂ ਵਿੱਚ ਵਾਪਿਸ ਨਹੀਂ ਬੁਲਾ ਸਕਾਂਗੇ? ਸਿਧਾਰਥ ਖਾਮੋਸ਼ ਰਿਹਾ। ਪਿਤਾ ਨੇ ਫਿਰ ਕਿਹਾ, ਇੱਕ ਸਲਤਨਤ ਮੈਂ ਤੁਹਾਡੇ ਚਰਣਾ ਵਿੱਚ ਅਰਪਣ ਕਰਨੀ ਚਾਹੁੰਦਾ ਹਾਂ ਯੁਵਰਾਜ ਗੌਤਮ, ਸਵੀਕਾਰ ਕਰੋਗੇ? ਗੌਤਮ ਖਾਮੋਸ਼ ਰਿਹਾ। ਤੀਜੀ ਬਾਰ ਪਿਤਾ ਨੇ ਕਿਹਾ, ਮੈਂ ਤੁਹਾਨੂੰ ਜਾਣਦਾ ਹਾਂ ਸਿਧਾਰਥ, ਮੈਂ ਤਾਂ ਤੁਹਾਨੂੰ ਨਿੱਕੇ ਹੁੰਦੇ ਤੋਂ ਜਾਣਦਾ ਨਿੱਕੇ ਹੁੰਦੇ ਤੋਂ ਹੀ ਜਾਣਦਾ ਹਾਂ। ਸੱਚ ਇਹ ਹੈ ਯੁਵਰਾਜ ਕਿ ਮੇਰੇ ਵਲੋਂ ਭੇਟਾ ਕੀਤੀ ਹੋਈ ਇਹ ਸਲਤਨਤ ਨੂੰ ਤੁਸੀਂ ਸਵਾ ਦੀ ਇੱਕ ਛੋਟੀ ਚੁੱਟਕੀ ਤੋਂ ਵਧਿਕ ਕੁੱਝ ਨਹੀਂ ਸਮਝਦੇ, ਕੀ ਮੈਂ ਗਲਤ ਕਿਹਾ ਹੈ ਗੌਤਮ? ਸਾਕਯ ਮੁਨੀ ਗੌਤਮ ਨੇ ਕਿਹਾ, ਤੁਹਾਡੀ ਪ੍ਰਜਾ ਸੁੱਖੀ ਵਸੇ ਮਹਾਰਾਜ । ਨਿਆਂ ਕਰਨ ਲਈ ਤੁਸੀਂ ਹਮੇਸ਼ਾ ਤੱਤਪਰ ਰਹੋ। ਤੁਹਾਡਾ ਦੇਸ਼ ਖੁਸ਼ਹਾਲ ਰਹੇ। ਪ੍ਰਜਾ ਨੂੰ ਤੁਸੀਂ ਓਨਾ ਹੀ ਪਿਆਰ ਕਰੋ, ਜਿੰਨਾ ਤੁਸੀਂ ਮੈਨੂੰ ਕਰਦੇ ਰਹੇ ਸੀ। ਹੁਣ ਤੱਕ ਕਰ ਰਹੇ ਹੋ। ਪ੍ਜਾ ਦੇ ਭੰਡਾਰੇ ਅੰਨ ਨਾਲ ਤੇ ਤੁਹਾਡੇ ਮਹਿਲ ਧੰਨ ਨਾਲ ਭਰਪੂਰ ਰਹਿਣ। ਇਹ ਆਖਕੇ ਬੁੱਧ ਚੁੱਪ ਹੋ ਗਿਆ। ਕੁੱਝ ਦੇਰ ਬਾਅਦ ਫਿਰ ਬੋਲਿਆ, ਯਸ਼ੋਧਰਾ ਅਤੇ ਰਾਹੁਲ ਕਿਵੇਂ ਹਨ, ਓਹ ਕਿਓਂ ਨਹੀਂ ਆਏ ਮਹਾਰਾਜ? ਪਿਤਾ ਨੇ ਕਿਹਾ, ਮੈਂ ਆਉਣ ਵਾਸਤੇ ਕਿਹਾ ਸੀ, ਪਰ ਇਨਕਾਰ ਕਰ ਗਏ। ਯਸ਼ੋਧਰਾ ਨੇ ਕਿਹਾ, ਜੇ ਮੇਰੇ ਵਿੱਚ ਨੇਕੀ ਦੀ ਛਾਣ ਹੋਈ, ਤਾਂ ਓਹ ਮੰਗਤਾ ਮੇਰੇ ਦਰਵਾਜੇ ਤੇ ਭੀਖ ਮੰਗਣ ਜਰੂਰ ਆਏਗਾ। ਸਿਧਾਰਥ ਨੇ ਭਿੱਖੂਆਂ ਨੂੰ ਕਿਹਾ, ਸਾਨੂੰ ਉੱਥੇ ਜਾਣਾ ਪਏਗਾ। ਉਸਨੇ ਮਹਾਰਾਜ ਨੂੰ ਵਿਦਾ ਕਰ ਦਿੱਤਾ, ਤੇ ਕਿਹਾ, ਕਿ ਸੰਘ ਮਹਿਲ ਵਿੱਚ ਆਗਿਆ ਆ ਰਿਹਾ ਹੈ। ਗੌਤਮ ਨੇ ਅਨੰਦ ਅਤੇ ਨੂੰ ਕਿਹਾ, ਹੁਣ ਮਹਿਲਾਂ ਵਿੱਚ ਜਾਵਾਂਗੇ। ਪਿਤਾ ਮਹਾਰਾਜ ਸੁਸ਼ੋਧਨ, ਯੁ ਯੁਵਰਾਣੀ ਯਸ਼ੋਧਰਾ ਅਤੇ ਯੁਵਰਾਜ ਰਾਹੁਲ, ਜਿਸ ਪ੍ਕਾਰ ਸਾਨੂੰ ਮਿਲਣਾ ਚਾਹੁਣ ਉਸੇ ਪ੍ਕਾਰ ਮਿਲਣ ਦੇਣਾ, ਵਿਘਣ ਨਹੀਂ ਪਾਉਣਾ।

ਯਸ਼ੋਧਰਾ ਨੇ ਰਾਹੁਲ ਨੂੰ ਕੀਮਤੀ ਗਹਿਣੇ ਤੇ ਬਿਅੰਤ ਸੁੰਦਰ ਵਸਤਰ ਪਹਿਨਾਏ । ਰਾਹੁਲ ਦੀ ਉਮਰ ਉਧੋਂ ਸੱਤ ਸਾਲ ਦੀ ਸੀ। ਯੁਵਰਾਣੀ ਨੇ ਪੁੱਤਰ ਨੂੰ ਕਿਹਾ, ਤੁਹਾਡੇ ਪਿਤਾ ਸਿਧਾਰਥ ਆ ਰਹੇ ਹਨ, ਉਨ੍ਹਾਂ ਦੇ ਚਰਨੀ ਹੱਥ ਲਾਓਣੇ ਯੁਵਰਾਜ।

ਅੱਜ ਮਹਿਲਾਂ ਵਿੱਚ ਆਉਣਗੇ। ਜਦੋਂ ਤੈਨੂੰ ਅਸੀਸ ਦੇਣ ਤਾਂ ਕਹੀਂ, ਤੁਹਾਡਾ ਪੁਤੱਰ ਹੋਣ ਦੇ ਨਾਤੇ ਮੈਂ ਤੁਹਾਡੀ ਦੌਲਤ ਦਾ ਵਾਰਿਸ ਹਾਂ ਪਿਤਾ ਜੀ, ਮੈਨੂੰ ਮੇਰਾ ਹੱਕ ਦਿਓ, ਮੈਂ ਤੁਹਾਡਾ ਉਤੱਰਅਧੀਕਾਰੀ ਹਾਂ, ਰਾਹੁਲ ਪੁਤੱਰ ਤੂੰ ਇਹੋ ਕਹੀਂ।

ਕੀ ਮੈਂ ਓਹਨਾ ਤੋਂ ਪੁੱਛਾਂ, ਤੁਹਾਡੇ ਵਿੱਚੋਂ ਮੇਰਾ ਪਿਤਾ ਕੌਣ ਹੈ? ਯੁਵਰਾਣੀ ਨੇ ਕਿਹਾ, ਤੈਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ, ਜਿਨ੍ਹੇ ਭਿੱਖੂ ਆ ਰਹੇ ਹਨ, ਕੁੱਝ ਲੋਹੇ ਰੰਗ ਦੇ ਹਨ, ਕੁੱਝ ਤਾਂਬੇ ਰੰਗ ਦੇ, ਓਹਨਾਂ ਸਾਰਿਆਂ ਵਿੱਚ ਇੱਕ ਹੈ ਕੇਵਲ ਇੱਕ, ਜਿਸਦਾ ਸਾਰਾ ਜਿਸਮ ਸੋਨੇ ਦਾ ਬਣਿਆ ਹੋਇਆ ਹੈ। ਸੋਨੇ ਦੇ ਰੰਗ ਵਾਲਾ ਮੰਗਤਾ ਤੇਰਾ ਪਿਤਾ ਹੋਏਗਾ। ਸਭ ਰਾਜਕੁਮਾਰਾਂ ਵਿੱਚੋਂ ਜੋ ਕਦੇ ਸ਼ੋ੍ਮਣੀ ਯੁਵਰਾਜ ਸੀ, ਓਹ ਹੁਣ ਸ਼ੋ੍ਮਣੀ ਮੰਗਤਾ ਹੈ। ਮੁੱਖ ਦਰਵਾਜੇ ਤੇ ਮਹਾਰਾਜ ਸੁਸ਼ੋਧਨ, ਗੌਤਮ ਮੁੰਨੀ ਦੀ ਉਡੀਕ ਵਿੱਚ ਮੰਤਰੀ ਮੰਡਲ ਸਮੇਤ ਸਵਾਗਤ ਲਈ ਖਲੋਤੇ ਸਨ। ਹੱਥ ਵਿੱਚ ਭਿੱਖਸ਼ਾ ਪਾਤਰ ਲਈ ਜਦੋਂ ਸਿਧਾਰਥ ਮੁੱਖ ਦਰਵਾਜੇ ਤੇ ਪੁੱਜਾ, ਤਾਂ ਕਿਹਾ, ਇਸ ਮੰਗਤੇ ਨੂੰ ਦਾਨ ਦਿਓ ਜੱਜਮਾਨ। ਸੁਸ਼ੋਧਨ ਨੇ ਕਿਹਾ, ਇੱਕ ਬਾਦਸ਼ਾਹ ਪਿਤਾ ਦੇ ਦਰਵਾਜੇ ਉੱਤੇ ਉਸਦਾ ਯੁਵਰਾਜ ਪੁੱਤਰ, ਹੱਥ ਵਿੱਚ ਭੀਖ ਮੰਗਣ ਵਾਲਾ ਕਟੋਰਾ ਫੜੀ ਖਲੋਤਾ ਹੋਵੇ, ਕੀ ਇਹ ਉਚਿੱਤ ਹੈ ਗੌਤਮ? ਤੁਹਾਨੂੰ ਠੀਕ ਲੱਗਦਾ ਇਹ? ਸਾਡੀ ਕੁੱਲ ਸਾਕਯ ਵੰਸ਼ ਵਿੱਚ ਇਹ ਪਰੰਪਰਾ ਨਹੀਂ ਰਹੀ ਯੁਵਰਾਜ। ਇਸ ਕੁੱਲ ਦੇ ਰਾਜਕੁਮਾਰਾਂ ਨੇ ਕਦੇ ਭੀਖ ਨਹੀਂ ਮੰਗੀ ਸੀ। ਗੌਤਮ ਨੇ ਕਿਹਾ, ਮੇਰੀ ਕੁੱਲ ਵਿੱਚ ਇਸੇ ਤਰ੍ਹਾਂ ਹੁੰਦਾ ਆਇਆ ਹੈ ਮਹਾਰਾਜ। ਪਿਤਾ ਨੇ ਪੁੱਛਿਆ, ਕੀ ਤੁਸੀਂ ਸਾਕਯ ਵੰਸ਼ ਦੇ ਰਾਜਕੁਮਾਰ ਨਹੀਂ ਗੌਤਮ? ਗੌਤਮ ਨੇ ਕਿਹਾ, ਮੈਂ ਬੁੱਧ ਵੰਸ਼ ਵਿੱਚੋਂ ਹਾਂ, ਮੇਰੇ ਵੰਸ਼ ਦੇ ਲੋਕ ਇਵੇਂ ਹੀ ਕਰਿਆ ਕਰਦੇ ਹਨ। ਤੇ ਓਹ ਜੇ ਝੋਂਪੜੀ ਵਿੱਚ ਪੈਦਾ ਹੋਣ ਤਾਂ ਉੱਥੇ ਹੁਕੂਮਤਾਂ ਮੱਥਾ ਟੇਕਦੀਆਂ ਹਨ, ਤੇ ਜੇ ਮਹਿਲਾਂ ਵਿੱਚ ਪੈਦਾ ਹੋਣ ਤਾਂ ਹੱਥ ਵਿੱਚ ਠੂਠਾ ਫੜ੍ਹ ਕੇ ਗਲੀਆਂ ਵਿੱਚ ਮੰਗਦੇ ਫਿਰਦੇ ਹਨ। ਸਾਡੇ ਕੁੱਲ ਦਾ ਇਹ ਰਿਵਾਜ਼ ਹੈ ਮਹਾਰਾਜ, ਇੱਥੇ ਮਹਿਲ ਅਤੇ ਝੋਂਪੜੀ ਵਿੱਚ ਕੋਈ ਅੰਤਰ ਨਹੀਂ। ਫਿਰ ਓਹ ਅੰਦਰ ਦਾਖਿਲ ਹੋ ਗਏ। ਤੁਰਦੇ ਤੁਰਦੇ ਯਸ਼ੋਧਰਾ ਦੇ ਮਹਿਲ ਦੇ ਦਰ ਤੇ ਉਪੜੇ। ਯਸ਼ੋਧਰਾ ਤੇ ਹੀਰਿਆਂ ਮੋਤੀਆਂ ਨਾਲ ਜੜ੍ਹੀਆਂ ਪੁਸ਼ਾਕਾਂ ਪਹਿਨੀ ਰਾਹੁਲ ਉੱਥੇ ਓਸਦੇ ਸਵਾਗਤ ਲਈ ਖਲੋਤੇ ਸਨ। ਯਸ਼ੋਧਰਾ ਚਰਨੀ ਹੱਥ ਲਾਉਣ ਲਈ ਝੁੱਕੀ, ਤਾਂ ਸਿਧਾਰਥ ਦੀਆਂ ਲੱਤਾਂ ਦੁਆਲੇ ਬਲ ਕੇ ਜਮੀਨ ਤੇ ਬੈਠ ਗਈ, ਤੇ ਦੇਰ ਤੱਕ ਬੈਠੀ ਰਹੀ। ਹੰਜੂਆਂ ਨਾਲ ਉਸਦੇ ਉਸਨੇ ਸਾਧੂ ਦੇ ਚਰਨ ਧੋਏ। ਬੁੱਧ ਨੇ ਕਿਹਾ, ਇਸ ਭਿਖਾਰੀ ਨੂੰ ਹੁਣ ਦਾਨ ਦਿਓ ਜੱਜਮਾਨ। ਯਸ਼ੋਧਰਾ ਉੱਠੀ, ਰਾਹੁਲ ਨੂੰ ਬਾਹਾਂ ਵਿੱਚ ਚੁਕਿੱਆ ਤੇ ਕਿਹਾ, ਇਸ ਸੰਸਾਰ ਵਿੱਚ ਅਤੇ ਅਗਲੇ ਪਿੱਛਲੇ ਸੱਭ ਸੰਸਾਰਾਂ ਵਿੱਚ ਮੇਰੇ ਪਾਸ ਸੱਭ ਤੋਂ ਕੀਮਤੀ ਵਸਤੂ ਇਹੀ ਹੈ ਸਾਕਯ ਮੁੰਨੀ, ਮੈਂ ਤੁਹਾਨੂੰ ਇਹ ਸੋਂਪਦੀ ਆਂ । ਮੇਰਾ ਦਿੱਤਾ ਦਾਨ ਸਵੀਕਾਰ ਕਰੋ ਸੁਆਮੀ। ਰਾਹੁਲ ਨੇ ਅੱਗੇ ਵੱਧਕੇ ਪਿਤਾ ਦੇ ਚਰਣ ਛੂਹੇ। ਬੁੱਧ ਨੇ ਅਸੀਸਾਂ ਦਿੱਤੀਆਂ, ਫਿਰ ਰਾਹੁਲ ਨੇ ਕਿਹਾ, ਪਿਤਾ ਜੀ ਪੁੱਤਰ ਹੋਣ ਸਦਕਾ ਮੈਂ ਤੁਹਾਡੀ ਦੌਲਤ ਦਾ ਵਾ ਵਾਰਿਸ ਹਾਂ। ਮੈਨੂੰ ਮੇਰਾ ਹੱਕ ਦਿਓ, ਮੈਂ ਤੁਹਾਡਾ ਉਤੱਰਅਧੀਕਾਰੀ ਹਾਂ। ਬੁੱਧ ਨੇ ਕਿਹਾ, ਯੁਵਰਾਜ

ਇੱਕ ਇੱਕ ਪਾਸੇ ਚੁਪਚਾਪ ਖਲੋਤੀ ਯਸ਼ੋਧਰਾ ਵਲ ਦੇਖਕੇ ਸਿਧਾਰਥ ਨੇ ਕਿਹਾ, ਤੁਸੀਂ ਕਮਜ਼ੋਰ ਹੋ ਗਏ ਯੁਵਰਾਣੀ, ਤੁਹਾਡੀ ਬੇਮਿਸਾਲ ਸੁੰਦਰਤਾ ਹੁਣ ਨਹੀਂ ਰਹੀ, ਕੀ ਹੋਇਆ? ਯਸ਼ੋਧਰਾ ਖਾਮੋਸ਼ ਰਹੀ। ਪਿਤਾ ਸੁਸ਼ੋਧਨ ਨੇ ਕਿਹਾ, ਜਦੋਂ ਤੁਸੀਂ ਮਹਿਲ ਤਿਆਗ ਕੇ ਵਣਵਾਸੀ ਹੋ ਗਏ ਤਾਂ ਯਸ਼ੋਧਰਾ ਦੇਰ ਤੱਕ ਰੱਥਵਾਹਿ ਚੰਨੇ ਨੂੰ ਪੁਛੱਦੀ ਰਹੀ, ਕਿ ਤੁਸੀਂ ਜਾਂਦੇ ਹੋਇਆਂ ਕੀ ਕੀ ਕਹਿੰਦੇ ਗਏ ਸੀ। ਫਿਰ ਇਸ ਇਸਨੇ ਚੰਨੇ ਨੂੰ ਕਿਹਾ ਮੈਨੂੰ ਓਸ ਥਾਂ ਤੇ ਲੈ ਚੱਲ ਜਿੱਥੇ ਓਹ ਵਿੱਛੜਿਆ ਸੀ। ਚੰਨੇ ਨੇ ਰੱਥ ਜੋੜਿਆ, ਓੱਥੇ ਲੈ ਗਿਆ, ਜਿੱਥੇ ਕੇਸ ਕੱਟ ਕੇ ਸੁੱਟ ਦਿੱਤੇ ਸਨ। ਯਸ਼ੋਧਰਾ ਨੇ ਓਹ ਕੇਸ ਸੰਭਾਲ ਕੇ ਰੁਮਾਲ ਵਿੱਚ ਬੰਨੇ, ਤੇ ਆਪਣੇ ਨਾਲ ਮਹਿਲ ਮਹਿਲ ਵਿੱਚ ਲੈ ਆਈ,

ਇਸਨੇ ਅੱਠ ਪਹਿਰਾਂ ਬਾਅਦ ਭੋਜਨ ਲੈਣਾ ਸ਼ੁਰੂ ਕਰ ਦਿੱਤਾ।

ਇਸ ਦਾ ਦਿਲ ਪਰਚਾਉਣ ਲਈ ਆਖਦੇ, ਯੁਵਰਾਣੀ ਚਲੋ ਸੈਰ ਕਰਨ ਚਲੀਏ, ਚਲੋ ਸ਼ਿਕਾਰ ਖੇਡਣ ਚਲੀਏ, ਇਕੱਲੀ ਨਾ ਬੈਠੋ ਯੁਵਰਾਣੀ, ਸਾਡੇ ਨਾਲ ਚੱਲੋ। ਇਹ ਕਿਹਾ ਕਰਦੀ ਤੁਸੀਂ ਸੱਭ ਇਕੱਲੇ ਇਕੱਲੇ ਹੋ ਸਕਦੇ ਹੋ, ਮੈਂ ਇਕੱਲੀ ਨਹੀਂ ਹਾਂ, ਜਦੋਂ ਕਦੇ ਇਕੱਲੀ ਹੋਈ, ਓਧੋਂ ਯਕੀਨਨ ਤੁਹਾਡੇ ਨਾਲ ਚਲਾਂਗੀ। ਪਰਿਵਾਰ ਨੂੰ ਮਿਲਣ ਉਪਰੰਤ ਓਹ ਵਿਦਾ ਹੋਣ ਲੱਗਾ, ਤਾਂ ਨਿੱਕਾ ਰਾਹੁਲ ਉਸਦੇ ਪਿੱਛੇ -ਪਿੱਛੇ ਤੁਰ ਪਿਆ ਓਹ ਮਹਿਲ ਦੇ ਦਰਵਾਜ਼ੇ ਤੋਂ ਬਾਹਰ ਆ ਗਏ ਤੇ ਸੜਕ ਉੱਤੇ ਤੁਰਨ ਲੱਗੇ। ਰਾਹੁਲ ਨੇ, ਪਿਤਾ ਸਿਧਾਰਥ ਦੀ ਉੰਗਲ ਫੜ੍ਹ ਲਈ। ਕਪਿਲਵਾਸੂ ਦੇ ਲੋਕ ਭਾਰੀ ਗਿਣਤੀ ਵਿੱਚ ਸੜ੍ਹਕਾਂ ਦੇ ਕਿਨਾਰੇ, ਸੱਜੇ ਖੱਬੇ ਖਲੋਤੇ, ਛੱਤਾਂ ਤੇ ਬੈਠੇ, ਬਾਰੀਆਂ ਦਰਵਾਜਿਆਂ ਰਾਹੀਂ ਦੇਖ ਰਹੇ ਸਨ।

ਮੇਰਾ ਸੋਹਣਾ ਪਿਤਾ, ਭਿੱਖੂ ਪਿਤਾ। ਟਿਕਾਣੇ ਉੱਤੇ ਪੁੱਜ ਕੇ ਰਾਹੁਲ ਨੇ ਫਿਰ ਆਪਣੀ ਬੇਨਤੀ ਦੁਹਰਾਈ, ਤਾਂ ਬੁੱਧ ਨੇ ਕਿਹਾ ਸੋਨਾ ਚਾਂਦੀ ਹੀਰੇ ਜਵਾਹਰਾਤ, ਇਹ ਸਭ ਖਤਮ ਹੋ ਜਾਣ ਵਾਲਾ ਹੈ, ਮੈਂ ਤੈਨੂੰ ਅਜਿਹੀ ਦੌਲਤ ਦਿਆਂਗਾ ਯੁਵਰਾਜ ਜੋ ਖੁੱਸੇਗੀ ਨਹੀਂ, ਮੈਂ ਤੈਨੂੰ ਧਰਮ ਦਿੰਦਾ ਹਾਂ। ਤੱਦ ਉਸਨੇ ਰਾਹੁਲ ਨੂੰ ਦੇਖਿਆ । ਪਿਤਾ ਸੁਸ਼ੋਧਨ ਨੇ ਇਤਰਾਜ ਕੀਤਾ, ਨਬਾਲਿਗ ਬੱਚੇ ਨੂੰ ਉਸਨੇ ਸਰਪ੍ਰਸਤਾਂ ਦੀ ਆਗਿਆ ਬਗੈਰ ਸੰਘ ਵਿੱਚ ਸ਼ਾਮਿਲ ਕਰਨਾ ਅਨਉਚਿਤ ਹੈ। ਬੁੱਧ ਨੇ ਕਿਹਾ, ਅੱਗੇ ਤੋਂ ਅਜਿਹਾ ਨਹੀਂ ਹੋਏਗਾ। ਕੇਵਲ ਮਾਪਿਆਂ ਜਾਂ ਸਰਪ੍ਰਸਤਾਂ ਦੀ ਆਗਿਆ ਨਾਲ ਬੱਚੇ ਦੀਖਿਆ ਲੈ ਸਕਣਗੇ। ਬੁੱਧ ਦਾ ਇਹ ਹੁਕਮ ਵਿਨੇ ਪਿਠ ਵਿੱਚ ਦਰਜ ਹੈ। ਰਾਹੁਲ ਬਹੁਤ ਵੱਡਾ ਵਿਧਵਾਨ ਹੋਇਆ ਤੇ ਉਸਨੇ ਬੁੱਧ ਮਤ ਦੇ ਪ੍ਰਸਾਰ ਵਿੱਚ ਭਾਰੀ ਯੋਗਦਾਨ ਪਾਇਆ। ਤੇ ਇੱਥੇ ਕਪਿਲਵਾਸਤੂ ਵਿੱਚ ਹੀ ਕੌਸ਼ਾਲ ਦ ਰਾਜਾ, ਪ੍ਰਸ਼ਨਜੀਤ ਉਸਦਾ ਚੇਲਾ ਬਣਿਆ। ਪਿੱਛੋਂ, ਰਾਜਗ੍ਹਹਿ ਵਿੱਖੇ ਜਦੋਂ ਬੁੱਧ ਬਿਮਾਰ ਹੋ ਗਿਆ ਸੀ ਤਾਂ ਪ੍ਰਸ਼ਨਜੀਤ ਨੇ ਹੀ ਆਪਣੇ ਜੀਅ ਹਕੀਮ ਉਸਦੇ ਇਲਾਜ ਲਈ ਭੇਜੇ ਸਨ। ਭ੍ਰਮਣ ਕਰਕੇ, ਓਹ ਧਰਮ ਦਾ ਸੰਦੇਸ਼ ਵੰਡਦਾ ਰਿਹਾ। ਪੂਰੇ ਪੰਤਾਲੀ ਸਾਲ ਥਾਂ-ਥਾਂ ਤੁਰ ਫਿਰ ਕੇ, ਉਸਨੇ ਧਰਮ ਪ੍ਰਚਾਰ ਕੀਤਾ। ਉਸਨੇ ਇਨ੍ਹਾਂ ਦੌਰਿਆਂ ਵਿੱਚ ਬਹੁਤ ਸਾਰੀਆਂ ਦਿਲਚਸਪ ਘਟਨਾਵਾਂ ਵਾਪਰੀਆਂ, ਜਿਹੜੀਆਂ ਕਥਾਵਾਂ ਦੇ ਰੂਪ ਵਿੱਚ ਬੌਧ ਸਾਹਿਤ ਵਿੱਚ, ਬੌਧ ਸਾਹਿਤ ਦਾ ਅਨਮੋਲ ਖਜਾਨਾ ਹਨ। ਕੁੱਝ ਕੁ ਸਾਖੀਆਂ ਇਸ ਕਰਕੇ ਦੇ ਰਹੇ ਹਨ, ਦੇ ਰਹੇ ਹਾਂ ਤਾਂ ਕਿ ਬੁੱਧਮਤ ਦਾ ਸੱਚ ਆਸਾਨੀ ਨਾਲ ਸਮਝ ਆ ਸਕੇ। ਬ੍ਰਹਮਣ ਭਾਰਦਵਾਜ, ਭਾਰਦਵਾਜ ਖੇਤੀ ਕਰਦਾ ਹੁੰਦਾ ਸੀ। ਇੱਕ ਸਾਲ ਚ ਚੰਗੀਆਂ ਬਰਸਾਤਾਂ ਹੋਈਆਂ, ਤੇ ਭਰਪੂਰ ਫ਼ਸਲ ਹੋਈ। ਉਸਦੇ ਸਭ ਭੰਡਾਰੇ ਅਨਾਜ ਨਾਲ ਭਰ ਗਏ। ਉਸਨੇ ਯੱਗ ਕਰਨ ਦਾ ਫੈਸਲਾ ਕੀਤਾ, ਸਿਧਾਰਥ ਓਸ ਪਾਸੇ ਆਇਆ ਹੋਇਆ ਸੀ। ਓਹ ਭੋਜਣ ਪ੍ਰਾਪਤ ਕਰਨ ਲਈ

ਇਹ ਬ੍ਰਹਮਣ ਪੁੱਤ ਭਾਰਦਵਾਜ ਤੁਹਾਡੇ ਤੋਂ ਇੱਕ ਪ੍ਸ਼ਨ ਪੁੱਛਣਾ ਚਾਹੁੰਦਾ ਹੈ। ਮੇਰੀ ਪ੍ਰਾਥਨਾ ਹੈ ਕੇ ਖਾਣਾ ਖਾਣ ਤੋਂ ਪਹਿਲਾਂ ਪ੍ਸ਼ਨ ਦਾ ਉੱਤਰ ਦਿਓ। ਬੁੱਧ ਨੇ ਬੈਠਣ ਦਾ ਇਸ਼ਾਰਾ ਕਰਕੇ ਕਿਹਾ ਕਹੋ ਬ੍ਰਹਮਣ। ਸਾਹਮਣੇ ਬੈਠਕੇ ਭਾਰਦਵਾਜ ਨੇ ਕਿਹਾ, ਹੇ ਮੁੰਨੀ ਮੇਰੇ ਉਪਜਾਊ ਖੇਤ ਹਨ, ਮੈਂ ਹਲ ਵਾਹਿਆ, ਬੀਜ ਬੀਜਿਆ ਫ਼ਸਲ ਉੱਗੀ, ਤਾਂ ਇਹਦੀ ਰਾਖੀ ਕੀਤੀ, ਫ਼ਸਲ ਪੱਕੀ ਤਾਂ ਉਸਨੂੰ ਕੱਟ ਕੇ ਅਨਾਜ ਘਰ ਲੈ ਆਇਆ

ਮੇਰਾ ਖੇਤ ਵੀ ਬਹੁਤ ਵੱਡਾ ਹੈ ਬੇਅੰਤ ਵਿਸ਼ਾਲ, ਇਸਦਾ ਨਾਮ ਹੈ ਮਨ। ਤੇਰੀ ਜ਼ਮੀਨ ਉਪਜਾਊ ਹੈ ਤੇ ਪੱਧਰੀ ਵੀ, ਮੇਰਾ ਖੇਤ ਬੰਜਰ ਸੀ। ਕਿਤੇ ਇਸ ਵਿੱਚ ਬੀਆਬਾਨ ਉੱਗਿੱਆ ਹੋਇਆ ਸੀ, ਤੇ ਕਿਤੇ ਬੜੀਆਂ ਸਖ਼ਤ ਚੱਟਾਨਾਂ ਸਨ। ਮੈਂ ਬੜੀ ਮਿਹਨਤ ਨਾਲ ਇਸ ਜੰਗਲ ਨੂੰ ਕੱਟਿਆ ਤੇ ਚੱਟਾਨਾਂ ਭੰਨੀਆਂ। ਮੇਰੀ ਜ ਜਮੀਨ ਨ ਨਿਕੰਮੀ ਸੀ ਤੇ ਮੇਰਾ ਫੈਸਲਾ ਸੀ, ਕਿ ਮੈਂ ਇਸ ਵਿੱਚ ਸਭ ਤੋਂ ਸੂਖਮ ਬੀਜ ਬੀਜਾਂ। ਮੈਂ ਨੇਕੀ ਦਾ ਬੀਜ ਬੀਜਿਆ। ਤਥਾਂ ਦੇ ਖੁਰਪੇ ਨਾਲ ਵਿਚਾਰਾਂ ਦਾ ਘਾਹ ਫੂਸ ਕ ਕੁੱਟਿਆ। ਇਹ ਫ਼ਸਲ ਤੇ ਦਿਨ ਰਾਤ ਹੱਲੇ ਹੋਏ, ਲਗਾਤਾਰ ਮੈਂ ਸਾਵਧਾਨ ਹੋਕੇ ਰਾਖੀ ਕੀਤੀ, ਤੇ ਇਸ ਫ਼ਸਲ ਦਾ ਨਾਂ ਸੰਘ ਰੱਖਿਆ। ਤੇ ਜੋ ਇਸ ਤੋਂ ਅੰਨ ਪੈਦਾ ਹੋਇਆ, ਓਹ ਧਰਮ ਹੀ ਸੀ। ਮੇਰੀ ਵੀ ਬੜੀ ਚੰਗਲ ਫਸ ਚੰਗੀ ਫ਼ਸਲ ਹੋਈ ਹੈ ਭਾਰਦਵਾਜ, ਮੇਰੇ ਵੀ ਭੰਡਾਰੇ ਭਰੇ ਹੋਏ ਹਨ। ਭਾਰਦਵਾਜ ਨੇ ਕਿਹਾ, ਸਹੀ ਹੈ ਮਹਾਰਾਜ, ਪਰ ਮੇਰੇ ਅਨਾਜ ਉੱਪਰ ਤੁਹਾਡਾ ਹੱਕ ਕਿਵੇਂ ਹੋਇਆ? ਸਾਕਯ ਮੁੰਨੀ ਨੇ ਕਿਹਾ ਜਿਵੇਂ ਤੂੰ ਮੱਕੀ ਦੇਕੇ ਕਣਕ ਲੈ ਆਉੰਦਾ ਹੈ, ਤੇਰੇ ਪਾਸ ਕਪਾਹ ਨਹੀਂ ਤਾਂ ਚਾਵਲਾਂ ਦੇ ਬਦਲੇ ਕਪਾਹ ਵਟਾ ਲਿਆਉਣਾ ਹੈ, ਤਿਵੇਂ ਆਪਾਂ ਸਾਰੇ ਜਿਣਸਾਂ ਦਾ ਵਟਾੰਦਰਾ ਕਰਦੇ ਹਾਂ। ਤੂੰ ਆਪਣੇ ਅਨਾਜ ਵਿੱਚੋਂ ਮੈਨੂੰ ਕੁੱਝ ਹਿੱਸਾ ਦਿੱਤਾ ਹੈ, ਤਾਂ ਇਸਦੇ ਬਦਲੇ ਮੈਂ ਆਪਣੀ ਫ਼ਸਲ ਵਿੱਚੋਂ ਤੈਨੂੰ ਤੇਰਾ ਬਣਦਾ ਹਿੱਸਾ ਅਵਸ਼ਯ ਦਿਆਂਗਾ ਭਾਰਦਵਾਜ, ਤੈਨੂੰ ਤੇਰਾ ਹੱਕ ਯਕੀਨਨ ਮਿਲੇਗਾ। ਅਜਿੱਤ, ਗੰਭੀਰ ਵਿਧਵਾਨ ਅਜਿੱਤ ਬੁੱਧ ਦੇ ਸੰਪਰਕ ਵਿੱਚ ਆਇਆ। ਓਹ ਵੱਡਾ ਹੱਠੀ ਤਪੱਸਵੀ ਸੀ। ਉਸ ਨੇ ਬੁੱਧ ਨੂੰ ਕਿਹਾ, ਸੁਆਮੀ, ਮੈਂ ਸਾਰਾ ਸੰਸਾਰ ਗਾਹਿਆ ਹੈ, ਤੇ ਸਾਰੀਆਂ ਵਿਦਿਆਵਾਂ ਹਾਸਿਲ ਕੀਤੀਆਂ ਹਨ, ਮੈਂ ਸੱਭ ਧਰਮ ਗ੍ੰਥਾਂ ਦਾ ਪਾਠ ਕੀਤਾ ਹੈ। ਪਰ ਕੀ ਕਾਰਨ ਹੈ ਮੇਰਾ ਮਨ ਅਸ਼ਾਂਤ ਹੈ, ਇਸ ਨੂੰ ਸ਼ਾਂਤੀ ਕਿਵੇਂ ਮਿਲੇ? ਬੁੱਧ ਨੇ ਕਿਹਾ, ਹੇ ਸਿਆਣੇ ਅਜਿੱਤ! ਤੂੰ ਤਪੱਸਵੀ ਵਿਧਵਾਨ ਅਤੇ ਦੇਸ਼ ਪ੍ਰਦੇਸਾਂ ਦਾ ਪਰਯਤਣ ਕਰਣ ਵਾਲਾ ਤੇਜ਼ਵਾਨ ਪੁਰਸ਼ ਹੈਂ, ਤੂੰ ਸੰਸਾਰ ਘੁੰਮ ਚੁੱਕਿਆ ਹੈ। ਆਪਣੇ ਆਪ ਦੇ ਦੁਆਲੇ ਪਰਿਕਰਮਾ ਵੀ ਕਰ, ਆਪਣੇ ਆਪ ਨੂੰ ਵੀ ਜਾਣ। ਮੈਨੂੰ ਪਤਾ ਲੱਗਾ ਹੈ ਕਿ ਤੂੰ ਧਰਮ ਗ੍ੰਥਾ ਨਾਲ ਛੇੜਛਾੜ ਕਰਦਾ ਹੈਂ, ਅਜਿਹਾ ਨਾ ਕਰ। ਧਰਮ ਗ੍ੰਥ, ਜੰਗਲ ਵਿੱਚਲੇ ਮਸਤ ਅੱਜਗਰ ਦੀ ਤਰ੍ਹਾਂ ਹੁੰਦਾ ਹੈ, ਜੇ ਓਹ ਆਪਣੀ ਮੌਜ ਵਿੱਚ ਤੁਰਿਆ ਜਾ ਰਿਹਾ ਹੋਵੇ, ਜੇ ਤੂੰ ਸ਼ਰਧਾਲੂ ਹੈ ਤਾਂ ਮੱਥਾ ਟੇਕ। ਇਸ ਨੂੰ ਤੁਰੇ ਜਾਣ ਦੇ। ਜੇ ਤੈਨੂੰ ਇਹ ਸੱਪ ਚੰਗਾ ਨਹੀਂ ਲੱਗਾ ਤਾਂ ਤੁਰੰਤ ਥਾਂਹਿ ਮਾਰ ਦੇ, ਫਿਰ ਅੱਗੇ ਵੱਧ, ਮੈਂ ਇਹੀ ਕੀਤਾ ਸੀ। ਹੇ ਵਿਧਵਾਨ ਅਜਿੱਤ! ਧਰਮ ਗ੍ੰਥਾ ਨਾਲ ਛੇੜਛਾੜ ਨਾ ਕਰ ਤੈਨੂੰ ਸ਼ਾਂਤੀ ਮਿਲੇਗੀ। ਕਿਸਾਨਾਂ ਦੀਆਂ ਗਾਲ੍ਹਾਂ ਪਿੰਡ ਵਿੱਚ ਬੁੱਧ ਭਿੱਖਿਆ ਮੰਗਣ ਗਿਆ, ਤੇ ਘਰ ਦਾ ਮਾਲਿਕ ਕਿਸਾਨ ਗੁੱਸੇ ਹੋ ਗਿਆ, ਤੇ ਨਿਕੰਮੇ ਮੰਗਤਿਆਂ ਨੂੰ ਵਿਹਲੇ ਖੋਰ ਕਹਿ ਕੇ ਗਾਲ੍ਹਾਂ ਕੱਢਣ ਲੱਗਾ। ਬੁੱਧ ਸ਼ਾਂਤ ਖਲੋਤਾ ਰਿਹਾ। ਜਦੋਂ ਗੁਸੈਲਾ ਕਿਸਾਨ ਗਾਲਾਂ ਕੱਢਣੋ ਹਟਿਆ ਨਾ ਹਟਿਆ, ਤਾਂ ਬੁੱਧ ਨੇ ਬੁੱਧ ਨੇ ਕਿਹਾ, ਮਿੱਤਰ! ਜੇ ਤੂੰ ਮੈਨੂੰ ਭਿੱਖਿਆ ਦੇਣ ਦਾ ਇਛੁੱਕ ਹੁੰਦਾ ਤੇ ਦਾਣ ਲੈਕੇ ਆਉੰਦਾ ਤਾਂ ਤੇਰੀ ਦਿੱਤੀ ਵਸਤੂ ਮੈਂ ਕਬੂਲ ਨਾ ਕਰਦਾ ਤਾਂ ਫਿਰ ਓਹ ਵਸਤੂ ਜੋ ਤੂੰ ਮੈਨੂੰ ਦੇਣੀ ਸੀ, ਓਹ ਕਿਸ ਦੀ ਹੁੰਦੀ? ਕਿਸਾਨ ਨੇ ਕਿਹਾ, ਜੋ ਵਸਤੂ ਮੇਰੀ ਸੀ ਤੇ ਤੁਸੀਂ ਮੇਰੇ ਤੋਂ ਨਹੀਂ ਲਈ ਓਹ ਮੇਰੀ ਹੁੰਦੀ। ਬੁੱਧ ਨੇ ਕਿਹਾ, ਜੋ ਗਾਲਾਂ ਤੂੰ ਮੈਨੂੰ ਦਿੱਤੀਆਂ, ਮੈਂ ਇਹ ਲਈਆਂ ਨਹੀਂ । ਇਹ ਮੇਰੇ ਪਾਸ ਤਾਂ ਹਨ ਨਹੀਂ, ਕਿਸ ਦੀਆਂ ਹੋਈਆਂ? ਇਹ ਕਿਸ ਨੂੰ ਲੱਗੀਆਂ? ਕਿਸਾਣ ਸ਼ਰਮਿੰਦਾ ਹੋਇਆ, ਤੇ ਉਸਨੇ ਬੁੱਧ ਤੋਂ ਭੁੱਲ ਦੀ ਖਿਮਾ ਮੰਗੀ। ਸਰੋਤਿਓਂ ਇੱਥੇ ਤੱਕ ਅੱਜ ਅਸੀਂ ਇਹ ਕਿਤਾਬ, ਅਅਹ ਤੀਹ ਪੰਨੇ ਇਸ ਕਿਤਾਬ ਦੇ ਪੜ੍ਹ ਚੁੱਕੇ ਹਾਂ। ਕਿਤਾਬ ਦਾ ਨਾਮ ਹੈ ਗੌਤਮ ਤੋਂ ਤਾਸਕੀ ਤੱਕ, ਲੇਖਕ ਨੇ ਹਰਪਾਲ ਸਿੰਘ ਪੰਨੂ, ਸੋ ਅਗਲੇ ਦਿਨਾਂ ਦੇ ਵਿੱਚ ਇਸ ਨੂੰ ਅੱਗੇ ਪੜ੍ਹਣ ਦਾ ਯਤਨ ਕਰਾਂਗੇ, ਸੋ ਤੁਹਾਨੂੰ ਇਹ ਕਿਤਾਬ ਕਿੱਦਾਂ ਦੀ ਲੱਗੀ ਆਪਣਾ ਫੇਸਬੁੱਕ ਸਾਨੂੰ ਜਰੂਰ ਦਿਓ ਜੀ, feedback ਦੇਣ ਦੇ ਲਈ ਫੇਸਬੁੱਕ page ਦੇ inbox ਦੇ ਵਿੱਚ message ਕਰਿਓ ਜੀ। ਫੇਸਬੁੱਕ page ਹੈ ਫੇਸਬੁੱਕ dot com slash radio voice of khalsa ਅਹ ਫੇਸਬੁੱਕ page ਦੇ inbox ਦੇ ਵਿੱਚ message type ਕਰਕੇ ਸਾਨੂੰ ਭੇਜ ਦਿਓ ਜੀ। ਸੋ ਸਰੋਤਿਓਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਇੱਕ ਖਾਸ ਬੇਨਤੀ ਕਿ radio voice of ਖਾਲਸਾ, ਖਾਲਸੇ ਦੀ ਅਵਾਜ਼ ਹੈ। ਖਾਲਸੇ ਦੀ ਅਵਾਜ਼ ਨੂੰ ਬੁਲੰਦੀਆਂ ਤੇ ਲੈਕੇ ਜਾਣ ਲਈ l ਆਪਣੇ ਜੋ ਸੰਬੰਧ ਆ ਕੁੱਝ ਹਿਸਾ radio voice of khalsa ਨੂੰ ਜਰੂਰ ਦਿਓ, ਤਾਂ ਕਿ ਅਸੀਂ ਆਪ ਜੀ ਦੇ ਲਈ ਹੋਰ ਵੱਧੀਆ ਕਰ ਸਕੀਏ ਜੀ, ਹੋਰ ਵੱਧੀਆ ਉਪਰਾਲੇ ਕਰ ਸਕੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣਦੇ ਰਹੋ radio voice of ਖਾਲਸਾ, ਮੈਨੂੰ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਪੰਜਾਬੀ ਲੇਖ ਸਾਡੇ ਦੇਸ਼ ਭਾਰਤ ਅੰਦਰ ਤਿਉਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਉਨੇ ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਕੱਤਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ ਦੀਵਾਲੀ ਦੁਸ਼ਹਿਰੇ ਤੋਂ ਠੀਕ ਵੀਹ ਦਿਨਾਂ ਪਿੱਛੋਂ ਮਨਾਈ ਜਾਂਦੀ ਹੈ ਇਸ ਦਿਨ ਹੀ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 ਬਵੰਜਾ ਰਾਜਿਆਂ ਨੂੰ ਰਿਹਾ ਕਰਕੇ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ ਅੰਮ੍ਰਿਤ ਪਹੁੰਚੇ ਸਨ ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ

ਚਾਰੋਂ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ ਲਕੀ ਦੀਵਾਲੀਆਂ ਤੋਂ ਠੀਕ ਮਹੀਨਾ ਪਹਿਲਾਂ ਘਰਾਂ ਵਿੱਚ ਸਾਫ਼ ਸਫ਼ਾਈ ਤੇ ਰੰਗ ਰੋਗਨ ਕਰਾਉਣਾਂ ਸ਼ੁਰੂ ਕਰ ਦਿੰਦੇ ਹਨ ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਤੋਂ ਨਾਲ ਸਜਾਉਂਦੇ ਹਨ। ਦੀਵਾਲੀ ਤਾਂ ਅੰਮ੍ਰਿਤਸਰ ਦੀ ਕਾਫੀ ਮਸ਼ਹੂਰ ਮੰਨੀ ਗਈ ਹੈ ਸ਼ਾਮ ਨੂੰ ਹਰਿਗੋਬਿੰਦ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ ਭਰ ਵਿੱਚ ਲੋਕ ਆਉਂਦੇ ਹਨ, ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ ਭਰ ਵਿੱਚ ਲੋਕ ਆਉਂਦੇ ਹਨ ਸਰੋਵਰ ਦੇ ਚਾਰੋਂ ਪਾਸੇ ਜਗਦੇ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਾਜ਼ਾਰਾਂ ਵਿੱਚ ਮਠਿਆਈ ਆਤਿਸ਼ਬਾਜੀ ਖਰੀਦਦੇ ਹਨ ਇਸ ਦਿਨ ਆਪਣੇ ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਅਤੇ ਬੰਧਨ ਮਿਠਾਈਆਂ ਦੇ ਡਿੱਬੇ ਤੇ ਖੁਸ਼ੀ ਮਹਿਸੂਸ ਕਰਦੇ ਹਨ। ਲੋਕ ਨੂੰ ਲੋਕ ਲੱਛਮੀ ਪੂਜਾ ਕਰਦੇ ਹਨ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰ ਦੇ ਦਰਵਾਜ਼ੇ ਖਿੜਕੀਆਂ ਖੁੱਲੀਆਂ ਰੱਖ ਕੇ ਸੋਵਾਂਗੇ ਤਾਂ

ਸਜਾਇਆ ਜਾਂਦਾ ਹੈ ਇਸ ਹਿੰਦੂਆਂ ਦਾ ਇੱਕ ਮਹੱਤਵਪੂਰਨ ਪ੍ਰਸਿੱਧ ਤਿਉਹਾਰ ਹੈ ਦੀਵਾਲੀ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਹੈ ਇਸ ਦਿਨ ਕਾਰਤਿਕ ਮਹੀਨੇ ਅਕਤੂਬਰ ਜਾਂ ਨਵੰਬਰ ਵਿੱਚ ਦੇ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 ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਤੋਹਫ਼ੇ ਅਤੇ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਲੋਕ ਦੁਸ਼ਮਣੀ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ।

ਤਿਉਹਾਰ ਦੇ ਉਤਸ਼ਾਹ ਵਿੱਚ ਲੋਕ ਰੰਗ ਬਿਰੰਗੇ ਨਵੇਂ ਕੱਪੜੇ ਪਹਿਨ ਕੇ ਬਾਜ਼ਾਰਾਂ ਅਤੇ ਦੂਜੇ ਘਰਾਂ ਨੂੰ ਜਾਂਦੇ ਹਨ ਦੀਵਾਲੀ ਤੋਂ ਇਕ ਦਿਨ ਪਹਿਲਾਂ, ਲੋਕ ਨਵੇਂ ਭਾਂਡੇ, ਗਹਿਣੇ ਆਦਿ ਖਰੀਦਦੇ ਹਨ। ਦੀਵਾਲੀ ਦੇ ਨਾਲ ਸਰਦੀ ਵੀ ਆਉਂਦੀ ਹੈ ਚੌਦਾਂ ਸਾਲਾਂ ਦਾ ਬਨਵਾਸ ਤੋਂ ਬਾਅਦ ਰਾਵਣ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਨਾਲ ਅਯੋਧਿਆ ਪਰਤੇ ਅਯੋਧਿਆ ਵਾਪਸੀਆਂ ਦੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ, ਇਸੇ ਲਈ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ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 ਪੰਜਾਬੀ ਲੇਖ ਦੀਵਾਲੀ ਭੂਮਿਕਾ, ਇਹ ਤਿਉਹਾਰ ਲੋਕ ਜੀਵਨ ਦਾ ਸੱਚਾ ਪ੍ਰਗਟਾਵਾ ਹਨ ਇਹਨਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰਿਆਂ ਦੀ ਅਕਲ ਅਤੇ ਤਜ਼ਰਬਾ ਨੂੰ ਸ਼ਾਮਲ ਨਹੀਂ ਹੁੰਦਾ ਸਗੋਂ ਕੌਮ ਦਾ ਸੁਭਾਅ ਉਲਝਿਆ ਹੁੰਦਾ ਹੈ, ਉਸ ਕੌਮ ਦੀ ਸਹੀ ਜਾਣਕਾਰੀ ਵੀ ਇਨ੍ਹਾਂ ਤਿਉਹਾਰਾਂ ਤੋਂ ਮਿਲ ਜਾਂਦੀ ਹੈ ਜੇਕਰ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਣ ਵਾਂਗ ਅਤੇ ਰੰਗੀਨ ਨਾ ਹੁੰਦਾ ਅਰਥ ਤਿਥ ਤਿਉਹਾਰ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਖ਼ਾਸ-ਖ਼ਾਸ ਮੌਕਿਆਂ ਅਤੇ ਸਾਂਝੇ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਦੀ ਤਿਥ ਤਿਉਹਾਰ ਦਾ ਰੂਪ ਧਾਰਨ ਕਰ ਲੈਂਦਾ ਹੈ, ਦੀਵਾਲੀ ਸ਼ਬਦ ਦੀਪਮਾਲਾ ਅਰਥਾਤ ਦੀਪਮਾਲਾ ਤੋਂ ਬਣਿਆ ਹੈ ਜਿਸ ਤੋਂ ਭਾਵ ਦੀਵਾਲੀ ਦੀਆਂ ਕਤਰਾਂ, ਪਾਲਾਂ, ਮਾਲਾ ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਮੁੱਖ ਅਤੇ ਦੀਵਾਰਾਂ ਬਨੇਰਿਆਂ ਉੱਤੇ ਦੀਵੇ ਜਾਂ ਮੋਮਬੱਤੀਆਂ ਦੀ ਕਤਾਰਾਂ ਲਗਾ ਦੇਂਦੇ ਹਨ ਅੱਜ ਕੱਲ੍ਹ ਦੀਵਿਆਂ ਦੀ ਥਾਂ ਬਲਬਲਾਂ ਦੀਆਂ ਲੜਕੀਆਂ ਲੈ ਲਈਆਂ ਹਨ ਕੌਮੀ ਤਿਉਹਾਰ ਪੰਜਾਬ ਵਿੱਚ ਤਿੱਥ ਤਿਉਹਾਰਾਂ ਦਾ ਕਾਫ਼ਲਾ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 ਕੁੱਝ ਦਾ ਕੁੱਝ ਸੰਬੰਧ ਇਤਿਹਾਸ, ਮਹਿਮਾਸ ਨਾਲ ਹੁੰਦਾ ਹੈ ਇਨ੍ਹਾਂ ਵਿੱਚ ਪ੍ਰਮੁੱਖ ਤਿਉਹਾਰ ਦੀਪਮਾਲਾ ਹੈ ਭਾਰਤ ਦਾ ਕੌਮੀ ਤਿਉਹਾਰ ਹੈ, ਇਹ ਸਾਡਾ ਸਰਬ ਸਾਂਝਾ ਤਿਉਹਾਰ ਹੈ ਜੋ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ ਨਿਸ਼ਚਿਤ ਸਮਾਂ, ਦੀਵਾਲੀ ਹਰ ਤਰ੍ਹਾਂ ਸਾਲ ਕੱਤਕ ਦੀ ਮੱਸਿਆ ਨੂੰ ਆਉਂਦੀ ਹੈ। ਆਮ ਤੌਰ ਤੇ ਇਹ ਦਿਨ ਦਸਹਿਰੇ ਤੋਂ ਵੀਹ ਦਿਨ ਮਗਰੋਂ ਆਉਂਦਾ ਹੈ ਮੱਸਿਆ ਦੀ ਇਹ ਰਾਤ ਜ਼ਿਆਦਾਤਰ ਨਵੰਬਰ ਮਹੀਨੇ ਵਿੱਚ ਆਉਂਦੀ ਹੈ ਰਾਤ ਨੂੰ ਜਗਦੀ ਦੀਵਿਆਂ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਦੀਆਂ ਹਨੇਰੀਆਂ ਗੁੱਠਾਂ ਨੂੰ ਵੀ ਰੁਸ਼ਾ ਦਿੰਦੀਆਂ ਹਨ ਹਿੰਦੂਆਂ ਸਿੱਖਾਂ ਤੇ ਸਾਂਝਾ ਤਿਉਹਾਰ ਦੀਵਾਲੀ ਹਿੰਦੂਆਂ-ਸਿੱਖਾਂ ਅਤੇ ਸਾਂਝਾ ਤਿਉਹਾਰ ਹੈ। ਇਸ ਸਰਬ-ਸਾਂਝੇ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਣਵਾਸ ਕੱਟ ਕੇ ਸੀਤਾ ਜੀ ਦੇ ਸਮੇਤ ਵਾਪਸ ਅਯੋਧਿਆ ਆਏ ਹਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੋਧਿਆ ਨਿਵਾਸੀਆਂ ਦੀ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਇਸੇ ਦਿਨ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿੱਚ ਬਵੰਜਾ ਰਾਜਿਆਂ ਨੂੰ ਸਮੇਤ ਰਿਹਾਅ ਕਰਕੇ ਵਾਪਸ ਅੰਮ੍ਰਿਤਸਰ ਪੁੱਜੇ ਸਨ ਇਸ ਤਿਉਹਾਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਹੋਰ ਇਤਿਹਾਸ, ਇਸ ਦਿਨ ਰਾਜਾ